ਅਤੇ ਝਰਨੇ ਦਾ ਪਾਣੀ ਉੱਪਰੋਂ ਥੱਲੇ ਨੂੰ ਵਹਿੰਦਾ ਨਜ਼ਰ ਆ ਰਿਹਾ ਹੈ।

ਅਤੇ ਇੱਕ ਆਦਮੀ ਜਮੀਨ ਉੱਤੇ ਬੈਠਾ ਹੈ।

ਅਤੇ ਕਾਊਂਟਰ ਦੇ ਸੱਜੇ ਖੱਬੇ ਦੋ ਗਮਲੇ ਹਨ ਜਿਨਾਂ ਵਿੱਚ ਇੱਕ ਬੂਟੇ ਲੱਗੇ ਹਨ।

ਅਤੇ ਉੱਤੇ ਨੀਲੇ ਰੰਗ ਦਾ ਇੱਕ ਛੋਟਾ ਬੋਰਡ ਟੰਗੇਆ ਹੋਏ ਆ ਹੈ।

ਜਿਸ ਦੇ ਬਾਹਰ ਲਾਲ ਕੁਰਸੀਆਂ ਲੱਗੀਆਂ ਹਨ ਅਤੇ ਬਹੁਤ ਲੋਕ ਨਜ਼ਰ ਆ ਰਹੇ ਹਨ।

ਜਿਨਾਂ ਵਿੱਚ ਕੁਝ ਰਿਮੋਟ ਅਤੇ ਬਟਨਾਂ ਵਾਲੇ ਫੋਨ ਵੀ ਨਜ਼ਰ ਆ ਰਹੇ ਹਨ।

ਜਿੱਸ ਨੂੰ ਬਹੁਤ ਲੋਕ ਦੇਖਦੇ ਹੋਏ ਨਜ਼ਰ ਆਉਂਦੇ ਹਨ।

ਜਿਸ ਨੂੰ ਇੱਟਾਂ ਨਾਲ ਬਣਾਇਆ ਹੋਇਆ ਹੈ ਅਤੇ ਇਸ ਦੇ ਅੰਦਰ ਪੱਥਰ ਦੇ ਟੁਕੜੇ ਵੀ ਪਏ ਹਨ।

ਜਿਸ ਦੇ ਅੰਦਰ ਕਾਫੀ ਸਮਾਨ ਪਿਆ ਹੈ ਅਤੇ ਸਾਨੂੰ ਬੂਟ।

ਇਸ ਦੇ ਵਿਚਕਾਰ ਕੁਝ ਬੂਟੇ ਲੱਗੇ ਹੋਏ ਨਜ਼ਰ ਆਉਂਦੇ ਹਨ।

ਇਸ ਤਸਵੀਰ ਦੇ ਵਿੱਚ ਸਾਨੂੰ ਇੱਕ ਇਮਾਰਤ ਨਜ਼ਰ ਆ ਰਹੀ ਹੈ।

ਜਿਸ ਦੇ ਅੰਦਰ ਕੱਪੜੇ ਰੱਖਨੇਆਂ ਵਿੱਚ ਲੱਗੇ ਹੋਏ ਦਿਸ ਰਹੇ ਹਨ।

ਇਸ ਤਸਵੀਰ ਦੇ ਵਿੱਚ ਸਾਨੂੰ ਇੱਕ ਕਮਰਾ ਦਿਖਦਾ ਪਿਆ ਹੈ।

ਦਾ ਕੇਅਰ ਮਾਸਟਰ ਦਿਖ ਰਿਹਾ ਹੈ।

ਜਿਸ ਦੇ ਅੰਦਰ ਕਾਫੀ ਸਮਾਨ ਪਿਆ ਹੋਇਆ ਹੈ।

ਇਸ ਤਸਵੀਰ ਦੇ ਵਿੱਚ ਸਾਨੂੰ ਇੱਕ ਨਾਈ ਦੀ ਦੁਕਾਨ ਦਿਖਾਈ ਦਿੰਦੀ ਹੈ।

ਅਤੇ ਦੁਕਾਨ ਦੇ ਅੰਦਰ ਫੁਲ ਬੂਟੇ ਲਗ ਸਜਾਵਟ ਕੀਤੀ ਹੋਈ ਹੈ।

ਇੱਸ ਤਸਵੀਰ ਦੇ ਵਿੱਚ ਸਾਨੂੰ ਇੱਕ ਵਿਅਕਤੀ ਨਜ਼ਰ ਆ ਰਿਹਾ ਹੈ।

ਜਿੱਸ ਨੇਂ ਕਾਲੇ ਰੰਗ ਦੀ ਪੈਂਟ ਅਤੇ ਰੰਗ ਬਿਰੰਗੀ ਟੀ_ਸ਼ਰਟ ਪਹਿਨੀ ਹੋਈ ਹੈ ਅਤੇ--